ਸਬ ਸ੍ਰੋਤਿਆਂ ਨੂੰ ਸਤ ਸ੍ਰੀ ਅਕਾਲ
ਲਿਬਰ ਆਫਿਸ ਰਾਇਟਰ ਟ੍ਰੈਕ ਚੈਨ੍ਜਿਜ਼ ਵਾਇਲ ਐਡਿਟਿਂਗ ਏ ਡੌਕਯੁਮੈੱਨਟ ਦੇ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ ਇਸ ਟਿਊਟੋਰਿਯਲ ਵਿੱਚ ਤੁਸੀਂ ਜਾਨਕਾਰੀ ਲਵੋਂ ਗੇ ਕੀ ਅਸੀ ਲਿਬਰ ਆਫਿਸ ਰਾਇਟਰ ਵਿੱਚ ਡੌਕਯੁਮੈੱਨਟਜ਼ ਦੀ ਸਮੀਖਿਆ ਰੀਵਿਊ ਰਿਵਿਊ ਕਿਸ ਤਰਹ ਕਰ ਸਕਦੇ ਹਾਂ
ਅਸੀ ਇੱਕ ਮੌਜੂਦਾ ਡੌਕਯੁਮੈੱਨਟ ਖੋੱਲ੍ਹਾਂ ਗੇ ਅਤੇ ਜਾੱਣਾ ਗੇ ਕੀ ਰਿਕੌਰ੍ਡ ਚੇਨਜਿਜ਼ ਆਪਸ਼ਨ ਦ੍ਵਾਰਾ ਡੌਕਯੁਮੈੱਨਟਜ਼ ਦੀ ਸਮੀਖਿਆ ਅਤੇ ਐਡਿਟਿਂਜ ਕਿਸ ਤਰਹ ਹੂੰਦੀ ਹੈ
ਇਹ ਫੀਚਰ ਦਾ ਇਸਤੇਮਾਲ ਕਰਕੇ ਸਮੀੱਖੱਕ ਆਪਣੀ ਟਿੱਪਣੀਆ ਦੇ ਸਕਦਾ ਹੈ ਅਤੇ ਟੈਕ੍ਸਟ ਵਿੱਚ ਬਦਲਾਵ ਵੀ ਕਰ ਸਕਦਾ ਹੇ ਜੋ ਕੀ ਅਸੀ ਡੌਕਯੁਮੈੱਨਟ ਵਿੱਚ ਸਾਫ ਸਾਫ ਦੇਖ ਸਕਦੇ ਹਾਂ
ਨਿਰਮਾਤਾ ਬੜੀ ਅਸਾਨੀ ਨਾਲ ਕੀੱਤੇ ਗਏ ਬਦਲਾਵਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰਕੇ ਸਮੀਖਿਆ ਨੂੰ ਡੌਕਯੁਮੈੱਨਟ ਵਿੱਚ ਸੰਮਿਲਿਤ ਕਰ ਸਕਦਾ ਹੈ
ਜਦੋਂ ਫਾਇਲ ਸੇਵ ਹੋ ਜਾਉਂਦੀ ਹੇ ਤਾਂ ਸਾਰੀਆ ਟਿਪਣੀਆ ਡੌਕਯੁਮੈੱਨਟ ਵਿੱਚ ਸੰਮਿਲਿਤ ਹੋ ਜਾਉਂਦੀਆ ਹੱਨ
ਚਲੋ ਜਾੱਣਿਏ ਇਹ ਸੱਬ ਕਿਵੇਂ ਹੁੰਦਾ ਹੈ
ਲਿਬਰ ਆਫਿਸ ਸੂਟ ਵਰਜ਼ਨ 334 ਲਈ ਅਸੀਂ ਉਬੰਟੂ ਲਿਨਕਸ੍ਹ 1004 ੳਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਾਂਗੇ
ਇਸ ਟਿਊਟੋਰਿਯਲ ਵਿੱਚ ਮੈ ਕੁਛ ਡੌਕਯੁਮੈੱਨਟ ਵਰਤਾਂ ਗਾ ਜੋ ਮੈ ਅਪਣੇ ਸਿਸਟਮ ਤੇ ਪਹਿਲੇ ਹੀ ਬਣਾਏ ਹੱਨ ਜਿਵੇਂ ਸੈਵਨ ਰੀਜ਼ਨਜ਼ ਟੂ ਅਡੌਪ੍ਟ ਫੌਸ ਡੌਟ ਔ ਡੀ ਟੀ ਗੌਵਰਨਮੈਂਟ ਸੱਪੌਰਟ ਫੌਰ ਫੌੱਸ ਇਨ ਇੰਡਿਆ ਡੌਟ ਔ ਡੀ ਟੀ seven reasons to adopt fossਓਡਟ government support for foss in indiaਓਡਟ ਰਾਇਟਰ ਨੂੰ ਸ਼ੁਰੂ ਕਰਣ ਲਈ ਪਹਿਲੇ ਐਪਲਿਕੇਸ਼ਨਜ਼ ਫੇਰ ਆਫਿਸ ਅਤੇ ਅੰਤ ਵਿੱਚ ਲਿਬਰ ਆਫਿਸ ਤੇ ਕਲਿੱਕ ਕਰੋ
ਹੁਣ ਸੈਵਨ ਰੀਜ਼ਨਜ਼ ਟੂ ਅਡੌਪ੍ਟ ਫੌਸ ਡੌਟ ਔ ਡੀ ਟੀ seven reasons to adopt fossਓਡਟ ਨੂੰ ਖੋਲੋ
ਰਿਕੌਰ੍ਡ ਚੇਨਿਜਿਜ਼ ਆਪਸ਼ਨ ਨੂੰ ਸੈੱਟ ਕਰਨ ਲਈ ਪਹਲੇ ਐੱਡਿਟ ਤੇ ਜਾਓ ਫੇਰ ਚੇਨਜਿਜ਼ ਤੇ ਅਤੇ ਫੇਰ ਰਿਕੌਰ੍ਡ ਆਪਸ਼ਨ ਨੂੰ ਚੈੱਕ ਕਰੋ
ਸ਼ੋ ਆਪਸ਼ਨ ਨੂੰ ਵੀ ਚੈੱਕ ਕਰ ਲੋ ਇਹ ਅੱਗੇ ਕੀੱਤੇ ਬਦਲਾਵਾਂ ਨੂੰ ਵੱਖਰਾ ਦਿਖਾਨ ਵਿੱਚ ਮਦੱਦ ਕਰੇ ਗਾ
ਇਸ ਡੌਕਯੁਮੈੱਨਟ ਵਿੱਚ ਹੁਣ ਅਸੀ ਇਕ ਦੂਜਾ ਪੌਇਨਟ ਸ਼ਾਮਿਲ ਕਰਾਂਗੇ
ਅਸੀ ਇਸ ਦੂਜੇ ਪੌਇਨਟ ਤੇ ਜਾ ਕੇ ਟਾਇਪ ਕਰਾਂਗੇ ਲਿਨਕਸ੍ ਇਕ ਵਾਇਰਸ ਪ੍ਰਤਿਰੋਧੀ ਓਪਰੇਟਿੰਗ ਸਿਸਟਮ ਹੈ ਕਿਉਂਕੀ ਹਰ ਯੂਜ਼ਰ ਕੋਲ ਵੱਖਰੀ ਡਾਟਾ ਸਪੇਸ ਹੈ ਤੇ ਉਹ ਸਿੱਧਾ ਪੋ੍ਗਰਾਮ ਫਾਇਲਸਨੂੰ ਸੰਪਰਕ ਨਹੀ ਕਰ ਸਕਦਾ

ਐੰਟਰ ਬਟਨ ਦੱਬੋ
ਤਾਂਕੀ ਸਾੱਡਾ ਦੂਜਾ ਪੌਇਨਟ ਤੀਜੇ ਪੌਇਨਟ ਵਿੱਚ ਬਦਲ ਜਾਵੇ
ਇੰਨਪੁਟ ਕੀਤਾ ਹੋਇਆ ਟੈੱਕਸਟ ਇਕ ਨਵੇ ਰੰਗ ਵਿੱਚ ਦਿਖਾਈ ਦੇਵੇ ਗਾ ਮਾਉਸ ਨੂੰ ਓਸ ਟੈੱਕਸਟ ਉੱਤੇ ਲੈ ਕੇ ਜਾੳਣ ਨਾਲ ਇਕ ਸੰਦੇਸ਼ ਵਿਖਾਈ ਦੇਵੇ ਗਾ ਇੰਸਰਟਿਡ sriranjaniਤੇ ਅਗੇ ਟੈਕਸਟ ਦਾਖਲ ਕਰਨ ਦਾ ਸਮਾ ਅਤੇ ਤਾਰੀਕ ਆ ਜਾਵੇ ਗੀ ਇਸ ਤਰਹ ਡੌਕਯੁਮੈੱਨਟ ਵਿੱਚ ਸਮੀਥਕ ਦੇ ਨਾਮ ਦੀ ਪਛਾਣ ਵੀ ਸ਼ਾਮਲ ਹੋ ਜਾਉੰਦੀ ਹੈ
ਇਹ ਓਹੀ ਨਾਮ ਹੈ ਜਿਹੜਾ ਕੀ ਲਿਬਰ ਆਫਿਸ ਇੰਸਟਾਲ ਕਰਨ ਵੇਲੇ ਭਰਿਆ ਗਇਆ ਸੀ ਪਹਿਲੀ ਲਾਇਨ ਵਿੱਚ ਅਵੈਲੇਬਲ ਦੇ ਸਪੈੱਲਿੰਗ ਠੀਕ ਕਰੋ ਹੁਣ ਤੁਸੀਂ ਗਲਤੀ ਦਾ ਸੁਧਾਰ ਦੇਖ ਸਕਦੇ ਹੋਂ
ਪਹਿਲੇ ਪੌਇਨਟ ਨੂੰ ਹੁਣ ਡਿਲੀਟ ਕਰੋ
ਇਹ ਬੜੀ ਅਸਾਨੀ ਨਾਲ ਕਿਸੇ ਵੀ ਕੰਪਯੂਟਰ ਤੇ ਇੰਸਟਾਲ ਕੀੱਤਾ ਜਾ ਸਕਦਾ ਹੇ ਉਹ ਵੀ ਬਿਨਾਂ ਕਿਸੀ ਫੀਸ ਤੋਂ
ਧਿਆਨ ਦੇਵੋ ਕੀ ਡਿਲੀਸ਼ਨ ਕਿਸੇ ਲਾਇਨ ਨੂੰ ਡਿਲੀਟ ਨਹੀ ਕਰਦੀ ਪਰ ਢਿਲੀਟ ਕਰਣ ਦਾ ਸੁਝਾਉ ਅੰਕਿਤ ਕਰ ਲੈਉੰਦੀ ਹੈ ਕਰਸਰ ਨੂੰ ਉਸਦੇ ਉੱਤੇ ਰਖਦੇ ਹੀ ਅਸੀ ਇਕ ਸੰਦੇਸ਼ ਵੇਖਦੇ ਹਾਂ
ਡਿਲੀਟਡ ਸ੍ਰੀਰੰਜਨੀ ਓਸਦੇ ਅੱਗੇ ਡਿਲੀਸ਼ਨ ਦਾ ਤਾਰੀਕ ਅਤੇ ਸਮੇ
ਇਸ ਤਰ੍ਹਾ ਡੌਕਯੁਮੈੱਨਟ ਦੇ ਮੌਜੂਦਾ ਟੈਕਸਟ ਨੂੰ ਐੱਡਿਟ ਅਤੇ ਡਿਲੀਟ ਕਰਕੇ ਬਦਲਾਵ ਕੀੱਤੇ ਜਾ ਸਕਦੇ ਨੇ
ਇਕ ਤੋਂ ਜਿਆਦਾ ਲੋਗ ਵੀ ਇਸ ਡੌਕਯੁਮੈੱਨਟ ਨੂੰ ਐੱਡਿਟ ਕਰ ਸਕਦੇ ਨੇ
ਲਿਬਰ ਆਫਿਸ ਹਰ ਸਮੀਖਕ ਦੀ ਐੱਡਿਟਿੰਗ ਨੂੰ ਵਖ ਵਖ ਰੰਗ ਵਿੱਚ ਵਿਖਾਂਉਂਦੀ ਹੇ ਤਾਂਕੀ ਪੜ੍ਹਣ ਵਾਲੇ ਨੂੰ ਫਰ੍ਕ ਪਤਾ ਚਲ ਸਕੇ
ਮਾਉਸ ਨੂੰ ਐੱਡਿਟਿਡ ਟੈੱਕਸਟ ਤੇ ਰੱਖਣ ਨਾਲ ਰੀਵਿਊਅਰ ਦਾ ਨਾਮ ਪਤਾ ਚਲ ਜਾਂਦਾ ਹੈ
ਇਹ ਵਿਖਾਉਮ ਲਈ ਮੈ ਇਕ ਡੌਕਯੁਮੈੱਨਟ ਖੋਲ੍ਹਾਂ ਗਾ ਜਿਸ ਨੂੰ ਮੇਰੇ ਗੁਰੂ ਨਾਮ ਦੇ ਸਹਾਇਕ ਨੇ ਪਹਿਲਾ ਤੋ ਹੀ ਐੱਡਿਟ ਕਿੱਤਾ ਹੋਇਆ ਹੈ
ਟੈੱਕਸਟ ਫਾਇਲ ਡੌਕਯੁਮੈੱਨਟ ਖੋਲ੍ਹੋ ਗੌਵਰਨਮੈਂਟ ਸੱਪੌਰਟ ਫੌਰ ਫੌੱਸ ਇਨ ਇੰਡਿਆ ਡੌਟ ਔ ਡੀ ਟੀ government support for foss in indiaਓਡਟ ਇਸ ਡੌਕਯੁਮੈੱਨਟ ਵਿੱਚ ਪਹਿਲਾ ਤੋਂ ਹੀ ਕਈ ਤਰ੍ਹਾ ਦਿਆ ਐੱਡਿਸ਼ਨ ਅਤੇ ਡਲਿਸ਼ਨ ਕਿੱਤੀਆਂ ਹੋਈਆ ਹੱਨ
ਮਾਊਸ ਨੂੰ ਟੈੱਕਸਟ ਊੱਤੇ ਲੈਕੇ ਜਾਂਦੇ ਹੀ ਇਕ ਮੈਸੇਜ ਆਏਗਾ ਐਡੀਸ਼ਨ ਅਤੇ ਡਲਿਸ਼ਨ ਡਨ ਬਾਏ ਗੁਰੂ
ਥੱਲੇ ਇਕ ਪੌਇਨਟ ਐੱਡ ਕਰੋ ਸੀ ਡੈਕ ਨਿੱਕ ਐਨ ਆਰ ਸੀ ਫੌੱਸ cdacnicnrc ਫੋਸਆਰ ਇੰਸਟੀਟਯੂਸ਼ਨਜ਼ ਔਫ ਇੰਡਿਆ ਵਿੱਚ ਡੈਵੇਲੇਪ ਐੰਡ ਪ੍ਰੋਮੋਟ ਫੌੱਸ ਇਹ ਸਾਰੇ ਹੀ ਭਾਰਤ ਸਰਕਾਰ ਦੀਆਂ ਸੰਸਥਾ ਹੱਨ ਜੋ ਕੀ ਫੌੱਸ ਨੂੰ ਬਣਾਉਂਦਿਆ ਅਤੇ ਪਰੋਮੋਟ ਕਰਦੀਆ ਹੱਨ
ਹੁਣ ਤੁਸੀਂ ਦੇਖੋਂਗੇ ਕੀ ਸਾਡੀ ਐੱਡਿਟਿੰਗ ਦੇ ਰੰਗ ਅਤੇ ਗੁਰੂ ਦੀ ਐੱਡਿਟਿੰਗ ਦੇ ਰੰਗ ਵਿੱਚ ਫਰ੍ਕ ਹੈ
ਮਾਊਸ ਨੂੰ ਐੱਡ ਕੀੱਤੇ ਹੋਏ ਪੌਇਨਟ ਤੇ ਲੈ ਜਾੳਣ ਤੇ ਮੈਸੇਜ ਆਏਗਾ ਇੰਸਰਟਿਡਸ਼੍ਰੀਰੰਜਾਨੀ insertedਸ੍ਰੀਰੰਜਨੀ ਨਿਰਮਾਤਾ ਕੋਲ ਡੌਕਯੁਮੈੱਨਟ ਆਉਣ ਤੋ ਪਹਿਲੇ ਇਕ ਤੋਂ ਜ਼ਿਆਦਾ ਲੋਗ ਵੀ ਇਸ ਡੌਕਯੁਮੈੱਨਟ ਨੂੰ ਐੱਡਿਟ ਕਰ ਸਕਦੇ ਨੇ ਬਿਨਾ ਸੇਵ ਕਿੱਤੇ ਇਸ ਵਿੰਡੋ ਨੂੰ ਬੰਦ ਕਰ ਦੋ
ਹੁਣ ਅਸੀਂ ਦਿਖਾਂਵਾ ਗੇ ਕਿਸ ਤਰ੍ਹਾ ਨਿਰਮਾਤਾ ਕੀੱਤੇ ਹੋਏ ਬਦਲਾਵਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰ ਸਕਦਾ ਹੈ
ਉਸੀ ਡੌਕਯੂਮੈੱਨਟ ਵਿੱਚ ਗੌਵਰਨਮੈਂਟ ਸੱਪੌਰਟ ਫੌਰ ਫੌੱਸ ਇਨ ਇੰਡਿਆ ਡੌਟ ਔ ਡੀ ਟੀ government support for foss in indiaਓਡਟ ਮੰਨ ਲੋ ਕੀ ਮੈ ਹੀ ਨਿਰਮਾਤਾ ਹਾਂ ਅਤੇ ਮੈਹੀ ਗੁਰੂ ਦੀ ਐੱਡਿਟਿੰਗ ਨੂੰ ਸਵੀਕਾਰ ਜਾਂ ਅਸਵੀਕਾਰ ਕਰਨਾ ਹੈ
ਹੁਣ ਦੂਜੇ ਪੌਇਨਟ ਤੇ ਜਾਉ ਅਤੇ ਡਿਲੀਟਿਡ ਟੈੱਕਸਟ ਰੀਜ਼ਨ ਤੇ ਰਾਇਟ ਕਲਿੱਕ ਕਰੋ ਅਤੇ ਫੇਰ ਅਕਸੈੱਪਟ ਚੇਨਂਜ਼ ਤੇ ਕਲਿਕ ਕਰੋ
ਹੁਣ ਤੁਸੀਂ ਦੇਖੋਂਗੇ ਕੀ ਸਮੀਥਕ ਦੁਆਰਾ ਸੁਝਾਇਆ ਟੈੱਕਸਟ ਡਿਲਿਟ ਹੋ ਜਾਂਦਾ ਹੇ
ਹੁਣ ਇੰਸਰਟ ਕੀਤੇ ਹੋਏ ਟੈੱਕਸਟ ਨੀਡਜ਼ ਤੇ ਰਾਇਟ ਕਲਿੱਕ ਕਰੋ ਅਤੇ ਅਕਸੈਪਟ ਚੇਨਜਿਜ਼ ਦਾ ਚੋਣ ਕਰੋ
ਤੁਸੀ ਵੇੱਖੋਂ ਗੇ ਕਿ ਟੈੱਕਸਟ ਰੀਵਿਊਅਰ ਦੇ ਚੇਨਜਿਜ਼ ਨੂੰ ਸ਼ਾਮਲ ਕਰਕੇ ਨਾਰਮਲ ਹੋ ਗਇਆ ਹੈ
ਇਸ ਤਰਹ ਰੀਵਿਊਅਰ ਵੱਲੋ ਸੁਝਾਏ ਗਏ ਬਦਲਾਵ ਨਿਰਮਾਤਾ ਦੁਆਰਾ ਸਵੀਕਾਰ ਕੀੱਤੇ ਜਾ ਸਕਦੇ ਨੇ
ਹੁਣ ਪਹਿਲੇ ਪੌਇਨਟ ਤੇ ਜਾ ਕੇ ਡਿਲੀਟਿਡ ਟੈੱਕਸਟ ਤੇ ਰਾਇਟ ਕਲਿੱਕ ਕਰੋ ਦਿ ੳਪਨ ਆਫਿਸ ਡੌਕਯੁਮੈੱਨਟ ਸਟੈਨਡਰਡ ਹੈਜ਼ ਬੀਨ ਨੋਟਿਫਾਇਡ ਅੰਡਰ ਦਿਸ ਪੋਲਿਸੀ ਅਤੇ ਰਿਜੈਕਟ ਚੇਨਜਿਜ਼ ਦਾ ਚੋਣ ਕਰੋ
ਇਸ ਦੇ ਨਾਲ ਸਮੀਖਕ ਦਾ ਸੁਝਾਅ ਅਸਵੀਕਾਰ ਹੋਏ ਗਾ ਤੇ ਟੈੱਕਸਟ ਨੂੰ ਨੋਰਮਲ ਹੋ ਜਾਏ ਗਾ
ਹੁਣ ਪੌਇਨਟ 5 ਤੇ ਜਾ ਕੇ ਗਵਰਨਮੈਏਟ ਸਕੂਲਜ਼ ਇਨ ਦ3ਜ਼ ਸਟੇਟ੍ਸ ਐੰਡ ਇਨ ਔਰੀੱਸਾ ਕਰਨਾਟਕਾ ਐੰਡ ਤਾਮਿਲਨਾਡੂ ਲਰਨ ਲਿਨਕਸ੍ਹ ਗਵਰਨਮੈਂਟ ਸਕੂਲਜ਼ ਇਨ ਠੇਸੇ ਸਟੇਟਸ ਐਂਡ ਇਨ ਓਰਿਸਾ ਕਰਨਾਟਕ ਐਂਡ ਤਾਮਿਲ ਨਾਡੂ ਲਰਨ ਲਿਨਕਸ ਤੇ ਰਾਇਟ ਕਲਿੱਕ ਅਤੇ ਰਿਜੈਕਟ ਚੇਨਂਜ਼ ਦਾ ਚੋਣ ਕਰੋ
ਰੀਵਿਊਅਰ ਦੁਆਰਾ ਸੁਝਾਇਆ ਟੈੱਕਸਟ ਡਿਲਿਟ ਹੋ ਜਾਏ ਗਾ
ਇਸ ਤਰੀਕੇ ਨਾਲ ਹਰ ਐੱਡਿਸ਼ਨ ਅਤੇ ਡਲਿਸ਼ਨ ਨਿਰਮਾਤਾ ਦੁਆਰਾ ਸਵੀਕਾਰ ਜਾਂ ਅਸਵੀਕਾਰ ਹੋ ਸਕਦੀ ਹੈ
ਅੰਤ ਵਿੱਚ ਸਵੀਕਾਰ ਜਾਂ ਅਸਵੀਕਾਰ ਕਰਨ ਤੋ ਬਾਅਦ ਸਾਨ੍ਹੂੱ ਐੱਡਿਟgtgtgtgtਚੈਨਜਿਜ਼ ਤੇ ਜਾਕੇ ਰਿਕਾਡ ਅਤੇ ਸ਼ੋ ਆਪਸ਼ਨਜ਼ ਨੂੰ ਅਨਚੈੱਕ ਕਰਨਾ ਪਵੇ ਗਾ
ਅਨਚੈੱਕ ਕਰਨਨਤੋਂ ਬਾਅਦ ਕੀਤੀ ਹੋਈ ਐੱਡਿਟਿੰਗ ਵੱਖਰੀ ਮਾਰਕ ਨਹੀ ਹੋਵੇ ਗੀ
ਚੇਨਜਿਜ਼ ਨੂੰ ਅਕ੍ਸੈਪਟ ਜਾਂ ਰਿਜੈਕਟ ਕਰਨ ਤੋਂ ਬਾਅਦ ਰੀਵਿਊਅਰ ਦੀ ਟਿਪਣੀ ਸ਼ਾਮਲ ਕਰਨ ਲਈ ਫਾਇਲ ਨੂੰ ਸੇਵ ਕਰ ਲਵੋ
ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੇ ਅੰਤ ਵਿੱਚ ਇੱਕ ਅੱਸਾਈਨਮੈਂਟ
ਡੌਕਯੁਮੈੱਨਟ ਨੂੰ ਖੋੱਲ੍ਹੋ ਰਿਕੌਰਡ ਚੇਨਜਿਜ਼ ਆਪਸ਼ਨ ਦਾ ਚੋਣ ਕਰ ਕੇ ਸਪੈੱਲਿੰਗ ਦਿਆਂ ਗਲਤੀਆਂ ਠੀਕ ਕਰੋ
ਇਹ ਅੱਸਾਈਨਮੈਂਟ ਮੈਂ ਪਹਿਲਾਂ ਹੀ ਬਣਾ ਲਿਆ ਹੇ
ਨੀਚੇ ਦਿੱਤੇ ਹੋਏ ਲਿੰਕ ਤੇ ਤੁਸੀ ਵੀਡਿਓ ਦੇਖ ਸਕਦੇ ਹੋ ਜੋ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ
ਅਗਰ ਤੁਹਾੱਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰ ਕੇ ਵੀ ਵੇਖ ਸਕਦੇ ਹੋ
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ ਸਪੋਕਨ ਟਿਊਟੋਰਿਯਲਜ਼ ਦੇ ਨਾਲ ਵਰਕਸ਼ਾਪ ਚਲਾਉੰਦੀ ਹੈ
ਜੋ ਵੀ ਔਨਲਾਇਨ ਟੈਸਟ ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ ਦਿੱਤੇ ਜਾਉਂਦੇ ਨੇਂ
ਹੋਰ ਜਾਣਕਾਰੀ ਲਈ ਲਿੱਖੋ spoken tutorialਓਰਗ ਸਪੋਕਨ ਟਿਊਟੋਰਿਯਲ ਪ੍ਰੌਜੈਕਟ ਤਲਕ ਟੋ a ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ ਇਹ ਪ੍ਰੌਜੈਕਟ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦੁਆਰਾ ਸਮਰਥਿਤ ਹੈ
ਇਸ ਦੀ ਹੋਰ ਜਾਣਕਾਰੀ spoken tutorialorgnmeict ਇੰਟਰੋ ਲਿੰਕ ਉੱਤੇ ਮੌਜੂਦ ਹੈ
ਇਸ ਟਿਊਟੋਰਿਯਲ ਦਾ ਯੋਗਦਾਨ ਆਈ ਟੀ ਫੌਰ ਚੇੰਜ ਨੇ ਕੀਤਾ
ਸਾੱਡੇ ਨਾਲ ਜੂੜਨ ਲਈ ਧੰਨਵਾਦ